ਅਤੇ ਕੁਛ ਬੈਨਰ ਲੱਗੇ ਹੋਏ ਹਨ ਕੁਛ ਲੋਗ ਦਿਖਾਈ ਦੇ ਰਹੇ ਹਨ ਸਾਹਮਣੇ ਇੱਕ ਬੋਰਡ ਲੱਗਿਆ ਹੋਇਆ ਹੈ ਅਤੇ ਊਪਰ ਲਿਖ਼ਿਆ ਹੋਇਆ ਹੈ ਗਊ ਮਾਤਾ ਪ੍ਰਾਣੀ ਨਹੀਂ ਸੰਸਾਰ ਕਾ ਪ੍ਰਾਣ ਹੈ।

ਊਪਰ ਇੱਕ ਜਾਨਵਰ ਜਿਹਾ ਕੁਛ ਦਿਖਾਈ ਦੇ ਰਿਹਾ ਹੈ।

ਅਤੇ ਬਹੁਤ ਸਾਰੇ ਟਰੈਕਟਰ ਟਰਾਲੀ ਖੜੇ ਹਨ ਕੁਛ ਝੰਡੀਆਂ ਲੱਗੀਆਂ ਹੋਈਆਂ ਹਨ ਬਹੁਤ ਸਾਰੇ ਦਰਖਤ ਹਨ।

ਇੱਥੇ ਬਹੁਤ ਸਾਰੀਆਂ ਤਾਰਾਂ ਨਜ਼ਰ ਆ ਰਹੀਆਂ ਹਨ ਲਕੜੀ ਦੇ ਕੁਝ ਬਾਂਸ ਦਿਖਾਈ ਦੇ ਰਹੇ ਹਨ ਉੱਪਰ ਕੁਛ ਗ੍ਰਿਲਸ ਦਿਖਾਈ ਦੇ ਰਹੀਆਂ ਹਨ।

ਅਤੇ ਪੰਖੇ ਲੱਗੇ ਹੋਏ ਹਨ ਸਾਹਮਣੇ ਕੈਮਰਾ ਲੱਗਿਆ ਹੋਇਆ ਉਪਰ ਲਾਈਟ ਲੱਗੀਆਂ ਹੋਈਆਂ ਹਨ।

ਸਾਹਮਣੇ ਅਸਮਾਨ ਦਿਖਈ ਦੇ ਰਿਹਾ ਹੈ ਬਹੁਤ ਸਾਰੀਆਂ ਬਿਜਲੀ ਦੀਆਂ ਤਾਰਾਂ ਦਿਖਾਈ ਦੇ ਰਹੀਆਂ ਇਕ ਲੋਹੇ ਦੀ ਪਾਈਪ ਦਿਖਾਈ ਦੇ ਰਹੀ ਹੈ।

ਹਾਂ ਕੁਛ ਘਾਹ ਲੱਗਾ ਹੋਇਆ ਨੀਚੇ ਬਹੁਤ ਸਾਰੇ ਇੱਟਾਂ ਰੋੜੇ ਪੱਥਰ ਖਿੱਲਰੇ ਹੋਏ ਹਨ ਇੱਕ ਪੌਧਾ ਲੱਗਿਆ ਹੋਇਆ ਹੈ ਬਿਲਡਿੰਗ ਦਿਖਾਈ ਦੇ ਰਹੀ ਹੈ ਇੱਕ ਗੇਟ ਨਜ਼ਰ ਆ ਰਿਹਾ ਹੈ।

ਅਤੇ ਥਾਰ ਨਜ਼ਰ ਆ ਰਹੀਆਂ ਹਨ ਬਹੁਤ ਸਾਰਾ ਨੀਚੇ ਸਮਾਨ ਲੱਗਿਆ ਹੋਇਆ ਹੈ ਅਸੀਂ ਉਪਰ ਇੱਕ ਬੋਰਡ ਲੱਗਿਆ ਹੋਇਆ ਹੈ।

ਸਾਹਮਣੇ ਇੱਕ ਖੁੱਲ੍ਹਾ ਗਾਰਡਨ ਦਿਖਾਈ ਦੇ ਰਿਹਾ ਹੈ ਪੈਲੇਸ ਦਿਖਾਈ ਦੇ ਰਿਹਾ ਹੈ ਬੋਹੁਤ ਸਾਰੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ।

ਪਿੱਛੇ ਇੱਕ ਦੁਕਾਨ ਦਿਖਾਈ ਦੇ ਰਹੀ ਹੈ ਸਟਰ ਦਿਖਾਈ ਦੇ ਰਿਹਾ ਹੈ ਅਤੇ ਕੁਝ ਮਸ਼ੀਨ ਦਿਖਾਈ ਦੇ ਰਹੀ ਹੈ।

ਦੀਵਾਰ ਉਪਰ ਕੁਛ ਵਾਲਪੇਪਰ ਲੱਗੇ ਹੋਏ ਹਨ ਅਤੇ ਕੁਝ ਪੋਸਟਰ ਲੱਗੇ ਹੋਏ ਹਨ।

ਅਤੇ ਕੁਛ ਗੱਡੀਆਂ ਉੱਪਰ ਰੱਖੀ ਹੋਈ ਹੈ ਇੱਕ ਗੱਡੀ ਨੀਚੇ ਖੜੀ ਹੈ ਅਤੇ ਇਹਨਾਂ ਦਾ ਕੰਮ ਹੋਣ ਵਾਸਤੇ ਆਈ ਹੈ।